The sales of the company are increasing by leaps and bounds ਹਾਂਜੀ ਕੀ ਆਏਗਾ leaps and bounds ਦਾ ਇਹਦੇ ਨਾਲ ਮੈਂ ਤੁਹਾਨੂੰ vocabulary section ਵੀ ਇਹਦਾ ਕਰਵਾ ਦਿੰਦੀ ਹਾਂ ਨਾਲ ਹੀ so that ਕਿ

ਹਮ ਚਲੋ ਦੱਸੋ c yes ਨਿਤਿਕਾ very good ਨਿਤਿਕਾ ਸ਼ਰਮਾ ਠੀਕ ਹੈ very good ਦੇਖੋ

ਤੋਹ ਉਹ ਕਹਿੰਦਾ the sales of the company are ਇਨ increasing ਕਿ company ਦੀ ਜਿਹੜੀ sales ਹੈ ਉਹ ਕੀ ਹੋ ਰਹੀ ਆ increase ਹੋ ਰਹੀਆਂ ਵੱਧ ਰਹੀਆਂ ਹੈ ਵੱਧ ਰਹੀਆਂ ਹੈ। ਕਿੱਦਾਂ by leaps and bounds that means ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਹਨਾ, ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਉਹ ਵੱਧ ਰਹੀਆਂ very rapidly, very rapidly ਦਾ ਹੁੰਦਾ ਕਿ ਕੋਈ ਚੀਜ਼ ਜਿਹੜੀ ਬਹੁਤ fast ਤੇਜ਼ੀ ਦੇ ਨਾਲ ਜਿਹੜੀ ਚੱਲ ਰਹੀ ਹੈ ਹਨਾ rapidly ਕਹਿ ਸਕਦੇ ਹਾਂ ਹੋਰ ਕੀ ਕਹਿ ਸਕਦੇ ਹਾਂ ਕਹਿ ਸਕਦੇ ਹਾਂ ਤੇ quickly ਹਨਾ ਮਤਲਬ ਬਹੁਤ ਤੇਜ਼ੀ ਦੇ ਨਾਲ ਜਦੋਂ ਕੋਈ ਚੀਜ਼ ਜਿਹੜੀ ਵੱਧਦੀ ਹੈ ਅੱਗੇ ਉਦੋਂ ਆਪਾਂ ਕੀ ਕਹਿੰਦੇ ਹਾਂ by leaps and bounds yes very rapidly yes

ਠੀਕ ਹੈ sometimes ਇਹ ਵੀ ਤੁਹਾਨੂੰ question ਆ ਸਕਦਾ ਹੈ at full tilt ਇੱਥੇ ਜੋ ਏਦਾਂ ਦੇ ਅਹ examiner ਲਿਖ ਸਕਦਾ the sales of the company are increasing at full tilt ਠੀਕ ਹੈ ਇਹਦਾ ਵੀ ਮਤਲਬ ਕੀ ਹੁੰਦਾ full tilt ਦਾ ਕਿ ਕੋਈ ਚੀਜ਼ ਜਿਹੜੀ ਹੈ ਬਹੁਤ ਤੇਜ਼ ਤੇਜ਼ ਹੈ ਤੇਜ਼ੀ ਦੇ ਨਾਲ ਹੈ ਠੀਕ ਹੈ very fast yes ਇਹ ਇਹਦਾ ਇੱਕ ਅਹ ਜਿਹੜਾ advanced word ਆਏਗਾ ਉਹ ਕੀ ਆਏਗਾ expeditiously, expeditiously ਬੱਚੇ ਜੋ ਤੁਹਾਨੂੰ ਮੈਂ vocabulary ਕਰਵਾ ਰਹੀਂ ਨਾ ਉਹਨੂੰ note ਕਰ ਲਿਆ ਕਰੋ ਪੇਪਰ ਦੇ ਵਿੱਚ ਆ ਜਾਂਦੇ ਤੁਹਾਨੂੰ important words ਹੀ ਮੈਂ ਕਰਵਾਉਂਦੀ ਹਾਂ ਠੀਕ ਹੈ। ਰਜਿੰਦਰ ਕੌਰ all the best, all the best ਵਧੀਆ ਵਧੀਆ ਪੇਪਰ ਕਰਕੇ ਆਇਓ ਠੀਕ ਹੈ expeditiously ਇਹ ਇਹਦਾ ਇੱਕ advanced word ਹੈ ਅਗਰ ਤੁਹਨੂੰ ਕਿਤੇ ਦੇਖਣ ਨੂੰ ਮਿਲ ਜਾਂਦਾ ਹੈ expeditiously ਇਹਦਾ ਮਤਲਬ ਕੀ ਹੈ ਕਿ ਬਹੁਤ ਤੇਜ਼ੀ ਦੇ ਨਾਲ ਕੋਈ ਕੰਮ ਹੋ ਰਿਹਾ ਜਿਹੜੀ vocabulary ਤੁਹਾਨੂੰ ਦੱਸਦੀ ਹਾਂ ਉਹਨੂੰ ਧਿਆਨ ਨਾਲ ਕਰਿਆ ਕਰੋ ਬਈ।

Scalded cat ਠੀਕ ਹੈ ਇਹਦਾ ਮਤਲਬ ਵੀ ਕੀ ਹੋ ਗਿਆ like a scalded cat ਦਾ ਵੀ ਕੀ ਮਤਲਬ ਹੋ ਗਿਆ ਬੱਚੇ ਹਾਂਜੀ like a scalded cat ਦਾ ਕੀ ਮਤਲਬ ਹੋ ਗਿਆ ਬਹੁਤ ਤੇਜ਼ੀ ਦੇ ਨਾਲ ਹਨਾ। ਭੱਜਦੀ ਆ ਚਲੋ ਸੋ ਇਹਨੂੰ ਵੀ ਯਾਦ ਰੱਖਣਾ ਹੈ ਇਹ ਵੀ important ਹੈ ਇਹ ਵੀ important ਹੈ expeditiously ਇਹ ਵੀ important ਹੈ like a scalded cat

ਚਲੋ ਠੀਕ ਹੈ ਹਮ ਹਾਂਜੀ the ਪੁਲਿਸ made considerable headway in sorting the papers, progress Movement, action, measurement hasty ਵੀ ਆ ਸਕਦਾ ਹੈ। ਵੀਕਾਸ ਕੁਮਾਰ all the best ਬੱਚੇ all the best ਠੀਕ ਹੈ ਵਧੀਆ ਵਧੀਆ ਪੇਪਰ ਕਰਕੇ ਆਇਓ। Last ਵਾਲਾ ਕਿਹੜਾ last ਵਾਲਾ ਜੀ like a scalded, like a scalded c sorry S C A L D E D, D E D cat like a scalded cat ਠੀਕ ਹੈ। S C A L D E D screenshot ਲੈ ਲਓ ਮੇਰੀ paid ਦੇ ਵਿੱਚ ਅਰਮਾਨ ਮੇਰੀ paid ਚ ਅਠਾਰਾਂ ਤਰੀਕ ਤੋਂ start ਹੋ ਰਹੀ ਹੈ class ਅਠਾਰਾਂ ਤਰੀਕ ਤੋਂ start ਹੋ ਰਹੀ ਹੈ ਮੇਰੀ, ਬਾਕੀ ਤਾਂ ਤੁਹਾਨੂੰ ਮਿਲ ਗਈਆਂ ਹੋਣੀਆਂ ਨਾ ਸੱਤ ਮਾਰਚ ਵਾਲੀਆਂ classes scalded D E D ਸੁਨੀਤਾ

Progress ਜਦੋਂ ਕਿਸੇ ਚੀਜ਼ ਨੂੰ ਆਪਾਂ develop ਉਹਦੇ ਵਿੱਚ ਅੱਗੇ ਵੱਧਦੇ ਹਾਂ ਠੀਕ ਹੈ progress ਅੱਗੇ ਵੱਧਣਾ ਠੀਕ ਹੈ ਔਰ ਵਧੀਆ ਤਰੀਕੇ ਦੇ ਨਾਲ ਅੱਗੇ ਵੱਧਣਾ okay improvement ਹੋਣਾ progress ਕਰਨਾ। ਇਹ question ਕਰ ਤਾਂ ਦਿੱਤਾ show ਸੋ the ਪੁਲਿਸ made considerable headway, headway ਦਾ ਮਤਲਬ ਕੀ ਹੈ ਕਿ ਉਹਨੇ ਮਤਲਬ papers ਨੂੰ sort ਕਰ ਰਹੇ ਸੀ, ਤੇ ਉਹ sorting ਦੇ ਵਿੱਚ ਉਹਨਾਂ ਨੇ progress ਕੀਤੀ ਠੀਕ ਹੈ ਸੋ ਇਹਦਾ ਕੀ ਆ ਜਾਏਗਾ progress

Kind old woman received the stranger with open arms ਹਮ ਅਰਮਾਨ ਦੱਸਿਆ ਤਾਂ ਹੈ ਮੈਂ ਅਠਾਰਾਂ ਤੋਂ start ਹੋਣੀ ਤੁਹਾਨੂੰ ਦੱਸ ਰਹੀ ਹਾਂ ਅਠਾਰਾਂ ਤੋਂ start ਹੋਣੀ ਮੇਰੀ class SI ਦੇ batch ਚ ਜਿਹੜੀ ਮੇਰੀ class ਹੈ ਉਹ ਅਠਾਰਾਂ ਤੋਂ start ਹੋ ਰਹੀ ਹੈ। With her arms free, with warmth yes very good ਹਨਾ with warmth, yes ਗੋਲਡੀ ਸਿੰਘ ਹੁਣ ਠੀਕ ਹੈ with warmth ਠੀਕ ਹੈ with warmth ਮਤਲਬ ਕਿ ਜਦੋਂ ਆਪਾਂ ਕਿਸੇ ਦਾ ਬੜਾ ਹੀ ਅਹ ਬੜੇ ਪਿਆਰ ਦੇ ਨਾਲ ਹਨਾ ਬੜੇ ਜਿੱਦਾਂ ਤੁਸੀਂ ਸਾਰਿਆਂ ਨੂੰ ਇਹ ਪਤਾ ਹੋਣਾ ਜਦੋਂ ਤੁਸੀਂ ਸਾਰੇ ਜਾਣੇ ਦਾਦੀ ਕੋਲ ਜਾਂਦੇ ਹੋ ਨਾਨੀ ਕੋਲ ਜਾਂਦੇ ਹੋ ਹਨਾ ਕਿੱਦਾਂ ਸਾਡੀਆਂ ਦਾਦੀਆਂ ਜਿਹੜੀਆਂ ਹੁੰਦੀਆਂ ਹੈ ਬਿਲਕੁਲ ਸਾਨੂੰ ਘੁੱਟ ਕੇ ਗਲੇ ਲਗਾਉਂਦੀਆਂ ਨੇ ਹਨਾ open arms ਦੇ ਨਾਲ ਤੁਹਾਡਾ ਸਵਾਗਤ ਕਰਦੀ ਹੈ ਹਨਾ ਬੜਾ ਪਿਆਰ ਦਿੰਦੀਆਂ, ਅਸੀਸਾਂ ਦਿੰਦੀਆਂ ਤੇ ਉਹ ਜਿਹੜੀ ਅਹ ਨਿੱਘ ਹੁੰਦੀ ਹੈ ਉਹਨਾਂ ਦੇ ਪਿਆਰ ਦੀ ਹਨਾ ਉਹ ਉਹਨਾਂ ਦਾ ਜਿਹੜਾ ਪਿਆਰ ਦਾ ਨਿੱਘ ਹੁੰਦਾ ਉਹਨੂੰ english ਦੇ ਵਿੱਚ ਆਪਾਂ ਕਹਿ ਦਿੰਦੇ ਹਾਂ with warmth ਠੀਕ ਹੈ ਸੋ open arms ਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਤੁਹਾਨੂੰ ਬੜੇ ਹੀ ਪਿਆਰ ਦੇ ਨਾਲ ਚਾਅ ਦੇ ਨਾਲ ਹਨਾ ਤੁਹਾਨੂੰ ਵੇਖ ਕੇ ਖ਼ੁਸ਼ ਹੋ ਜਾਂਦਾ ਹੈ ਠੀਕ ਹੈ ਤੁਹਾਡਾ ਬੜਾ ਖਿਆਲ ਰੱਖਦਾ, ਉਸ ਤਰੀਕੇ ਦੇ ਨਾਲ ਤੁਹਾਨੂੰ ਕੋਈ ਮਤਲਬ ਕਿ ਅਹ ਆਪਣਾ ਮਤਲਬ ਅਪਣਾ ਰਿਹਾ ਹੈ that means ਉਹ ਕੀ ਕਰ ਰਿਹਾ ਹੈ open arms ਦੇ ਨਾਲ ਤੁਹਾਡਾ ਸਵਾਗਤ ਕਰ ਰਿਹਾ ਹੈ ਠੀਕ ਹੈ।

Down the slope ਅੱਛਾ slope ਕੀ ਹੁੰਦੀ ਹੈ ਏਦਾਂ ਤਰੀਕੇ ਹਨਾ ਇਹ, ਇਹ ਚੀਜ਼ ਕੀ ਹੁੰਦੀ ਹੈ slope ਤਾਂ ਏਦਾਂ ਕਹਿੰਦਾ ਮੇਰੀ friend ਜਿਹੜੀ ਹੈ ਉਹ ਭੱਜ ਰਹੀ ਸੀ helter-skelter helter-skelter ਭੱਜ ਰਹੀ ਸੀ ਹਾਂਜੀ। ਦੱਸੋ ਕੀ ਆਏਗਾ unknowingly ਭੱਜ ਰਹੀ ਸੀ with minimum speed ਥੋੜ੍ਹੀ speed ਦੇ ਨਾਲ ਭੱਜ ਰਹੀ ਸੀ purposefully ਉਹਦਾ ਕੋਈ purpose ਸੀ ਕੋਈ goal ਸੀ ਉਸ ਤਰੀਕੇ ਭੱਜ ਰਹੀ ਸੀ ਜਾਂ hurriedly ਤੇ confusion ਦੇ ਵਿੱਚ ਭੱਜ ਰਹੀ ਸੀ ਠੀਕ ਹੈ। ਉਹਨਾਂ ਨੂੰ ਅਰਮਾਨ ਫਿਰ ਚਲਾਉਣਾ ਨੀ ਆ ਰਿਹਾ ਹੋਏਗਾ batch ਠੀਕ ਹੈ ਉਹਨਾਂ ਨੂੰ ਚਲਾਉਣਾ ਨੀ ਆ ਰਿਹਾ ਹੋਏਗਾ ਕਈ ਹੈ ਜਿਹਨਾਂ ਨੇ ਮਹਾਂਪੈਕ ਲਿੱਤਾ ਹੇ ਉਹਨਾਂ ਨੂੰ ਤਾਂ ਮੇਰੀ ਹੁਣ ਵਾਲੀ ਵੀ class show ਹੁੰਦੀ ਹੋਏਗੀ ਤੇ ਜਿਹਨਾਂ ਨੇ pack ਇਕੱਲਾ batch ਲਿੱਤਾ ਉਹਨਾਂ ਨੂੰ ਹਜੇ ਮੇਰੀ class show ਨੀ ਹੋਣੀ ਉਹ ਅਠਾਰਾਂ ਨੂੰ ਹੋਣੀ show ਹਾਂਜੀ paid ਚ ਲਗਾ ਦਿੱਤੀ ਬੱਚੇ one word ਤੇ idiom ਦੀ class ਮੈਂ ਹਾਂਜੀ ਹਾਂਜੀ ਅਮਨਦੀਪ ਕੌਰ ਬਿਲਕੁਲ ਸੋ ਦੇਖੋ ਇੱਧਰ ਕੀ ਆਏਗਾ hurriedly and in Confusion ਠੀਕ ਹੈ helter-skelter ਦਾ ਮਤਲਬ ਹੁੰਦਾ ਜਦੋਂ ਇੱਧਰ ਉਧਰ ਭੱਜਣਾ ਸ਼ੁਰੂ ਕਰ ਦਿੰਦੇ ਹੈ ਲੋਕੀ ਕਈ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਅਹ ਜਿੱਦਾਂ ਕੋਈ ਰਾਮ ਲੀਲਾ ਦਾ ਮੇਲਾ ਹੋ ਗਿਆ ਜਿੱਦਾਂ ਦੁਸਹਿਰਾ ਹੋ ਗਿਆ ਤੇ ਕਈ ਵਾਰੀ ਉੱਥੇ ਕੋਈ ਦੁਰਘਟਨਾ ਹੋ ਜਾਏ ਜਾਂ ਕੁਛ ਹੋ ਜਾਏ ਲੋਕੀ ਇੱਧਰ ਉੱਧਰ ਭੱਜਣਾ ਸ਼ੁਰੂ ਕਰਦੇ ਨਾ ਕੋਈ ਇੱਧਰ ਭੱਜਦਾ, ਕੋਈ ਉੱਧਰ ਭੱਜਦਾ ਹਨਾ confusion ਦੇ ਵਿੱਚ ਭੱਜਣਾ ਸ਼ੁਰੂ ਕਰ, ਤੇਜ਼ ਤੇਜ਼ ਭੱਜਣਾ ਸ਼ੁਰੂ ਕਰ ਦਿੰਦੇ ਆ। ਸੋ ਉਹਨੂੰ ਉਹਨੂੰ ਕੀ ਕਹਿੰਦੇ ਆ helter-skelter ਠੀਕ ਹੈ ਠੀਕ ਹੈ helter-skelter ਹ hurriedly and in confusion, helter-skelter ਚਲੋ next find the misspelt word prioritize, picturize visualize ਅਹ find the misspelt word ਹਾਂ individualize ਹਾਂਜੀ ਇਹ ਤਾਂ ਮੈਨੂੰ ਲੱਗਦਾ ਤਾਂ ਸਾਰੇ ਹੀ word misspelt ਹੈ visualize ਇੱਥੇ ਨਾ z ਦੇ ਨਾਲ ਆਉਣਾ ਚਾਹੀਦਾ। Visualize ਕਰਨਾ z ਨਾਲ ਆਉਣਾ ਚਾਹੀਦਾ ਇੱਥੇ ਸਾਰਿਆਂ ਤੇ g ਆਉਣਾ ਹੈ ਠੀਕ ਹੈ ਆਪਾਂ g ਲਿਖਦੇ ਹਾਂ ਯਾਰ s ਨੀ ਲਿਖਦੇ ਠੀਕ ਹੈ g ਆਏਗਾ ਸਾਰਿਆਂ ਤੇ ਸੋ ਇੱਥੇ ਕੀ ਆਏਗਾ i, prioritize

Time ਦਰਸ ਰਾਜ time ਹੈ ਇੱਕ ਵਜੇ ਤੇ ਨੋਂ ਵਜੇ, ਚਲੋ find the misspelt word ਇਹ ਚੋਂ ਦੱਸੋ ਔਰ ਇਹ ਚੋਂ ਨਾਲ ਹੀ ਮੈਂ ਹਾਂ ਪੂਨਮ ਠੀਕ ਹੈ, ਇੱਥੇ ਨਾਲ ਹੀ ਮੈਂ ਤੁਹਾਨੂੰ ਇਹਨਾਂ ਦੇ words ਵੀ ਕਰਵਾਉਣੇ ਹੈ ਇੱਕ ਇੱਕ word ਦੇ ਜਿਹੜੇ ਨਾਲ ਨਾਲ synonym ਕਰਵਾਉਣੇ ਹੈ ਇਸ ਕਰਕੇ ਪਹਿਲੇ misspelt word ਦੱਸ ਦਓ, ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੇ, ਇਹਦੇ ਨਾਲ associated vocabulary ਕਰਵਾ ਦਿੰਦੀ ਹਾਂ ਠੀਕ ਹੈ ਚਲੋ। ਹਾਂ ਮਨੋਜ g ਆਏਗਾ।

ਹਾਂਜੀ ਠੀਕ ਹੈ prioritize very good ਸਿਵਾਨੀ yes ਇਹਦੇ ਵਿੱਚ mistake ਕਿਹਦੇ ਵਿੱਚ ਹੈ ਵੀ ਇਹਦੇ ਵਿੱਚ ਹੈ obnoxious ਹਨਾ ਇਹਦੇ ਵਿੱਚ ਹੈ obnoxious, c ਨਹੀਂ ਹੁੰਦਾ yes c ਨੀ ਹੁੰਦਾ ਇਹਦਾ ਕੀ ਆਏਗਾ obnoxious A B N O X I O U S obnoxious ਹਮ ਠੀਕ ਹੈ ਚਲੋ ਹਾਂਜੀ mendacious ਦਾ ਮਤਲਬ ਦੱਸੋ ਕੀ ਹੁੰਦਾ ਹੈ mendacious ਹੁਣ ਮੈਂ ਇਹਦਾ ਇੱਕ ਇੱਕ word ਦਾ ਤੁਹਾਨੂੰ ਮੈਂ meaning ਦੱਸ ਰਹੀ ਹਾਂ ਠੀਕ ਹੈ ਹੁਣ mendacious ਬਹੁਤ ਹੀ ਅੱਛਾ word ਹੈ mendacious ਇੱਥੇ ਮੈਂ ਇਹਦੇ ਪੂਰੇ words ਲਿਖਾਂਗੀ ਤੁਸੀਂ ਨਾਲ ਨਾਲ ਇਹਨੂੰ note ਕਰ ਲਇਓ ਜਾਂ screenshot ਲੈ ਲਇਓ ਠੀਕ ਹੈ ਮੈਂ ਹੁਣੇ ਖਾ ਕੇ ਆਈ ਨੀਤਿਕਾ ਅੱਜ ਨਾ ਮੈਂ late ਬੜੀ ਉੱਠੀ ਸੀ ਤੇ breakfast ਨਹੀਂ ਕੀਤਾ ਓਦਾਂ ਹੀ ਮੈਂ ਆ ਗਈ ਭੱਜ ਕੇ ਫਟਾਫਟ ਬਰਸ਼ ਕਰਕੇ change ਕਰਕੇ ਤੇ ਹੁਣੇ ਖਾਧੀ ਰੋਟੀ ਮੈਂ ਚਲੋ mendacious ਹਨਾ ਤੇ mendacious ਦਾ ਹੈਗਾ when you are dishonest when you are a dishonest person ਠੀਕ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ mendacious Dishonest ਠੀਕ ਹੈ। Dishonest ਆ ਜਾਏਗਾ untruthful

ਇੱਕ ਬਹੁਤ ਹੀ ਅੱਛਾ word perfidious ਕਿਹੜਾ word ਹੈ perfidious ਠੀਕ ਹੈ ਇਹ ਥੋੜ੍ਹਾ ਜਿਹਾ advance word ਹੈ perfidious ਇਹ ਵੀ ਪੇਪਰ ਦੇ ਵਿੱਚ ਆਉਂਦਾ ਹੈ SSC ਦੇ level ਦਾ ਪੇ question ਹੈ। Perfidious, fraudulent ਧੋਖਾ ਦੇਣ ਵਾਲਾ fraud ਕਰਨ ਵਾਲਾ deceitful ਧੋਖਾ ਦੇਣ ਵਾਲਾ untruthful ਜਿਹੜੇ ਸ ਸੱਚ ਨਹੀਂ ਹੁੰਦਾ yes murky ਵੀ ਆ ਸਕਦਾ ਹੈ very good murky ਇਹ ਸਾਰੇ words ਨਾ note ਕਰ ਲਓ ਕੋਪੀ ਤੇ ਸਾਰੇੇ ਜਾਣੇ murky ਠੀਕ ਹੈ murky ਹੋ ਸਕਦਾ ਹੈ and then ਉਸ ਤੋਂ ਬਾਅਦ fallacious ਬਹੁਤ ਹੀ ਅੱਛਾ word fallacious ਅੱਜ ਕੱਲ੍ਹ ਨਾ ਏਦਾਂ ਦੇ word ਪੁੱਛੇ ਜਾ ਰਹੇ even ਕਲਰਕ level ਦੇ ਵਿੱਚ ਵੀ ਏਦਾਂ ਦੇ words ਪੁੱਛੇ ਜਾ ਰਹੇ ਹੈ ਇਹ ਵਾਲੇ। ਸੋ ਇਹਨਾਂ ਨੂੰ ਬੜੇ ਹੀ ਧਿਆਨ ਦੇ ਨਾਲ ਕਰਨਾ fallacious ਮਤਲਬ ਬਹੁਤ ਹੀ ਜ਼ਿਆਦਾ ਜਿਹੜਾ ਧੋਖਾ ਧੋਖੇ ਵਾਲਾ ਬੰਦਾ ਹੁੰਦਾ, ਝੂਠਾ ਇਨਸਾਨ ਹਨਾ yes cheater, two-faced yes fallacious very good ਠੀਕ ਹੈ layered ਹਾਂ ਠੀਕ ਹੈ ਫਿਰ ਹੈ perfidious ਹੋ ਗਿਆ fallacious ਹੋ ਗਿਆ। ਅੱਛਾ ਇਹ ਵਾਲਾ disingenuous Disingenuous ਹਮ two-faced Yes two timing ਵੀ ਕਹਿ ਸਕਦੇ ਹਾਂ two timing two-faced ਤੇ ਕਹਿ ਹੀ ਸਕਦੇ ਹਾਂ ਤੇ ਹਨਾ ਤੇ ਹਨਾ two-faced ਕਹਿੰਦੇ ਨਾ ਦੋ ਚਿਹਰੇ ਆ two-faced two timing ਵੀ ਕਹਿ ਸਕਦੇ ਹਾਂ। Two timing ਠੀਕ ਹੈ ਔਰ ਜਿਹੜਾ ਤੁਸੀਂ layered ਕਹਿ ਰਹੇ ਹੋ ਨਾ layered ਕਹਿ ਰਹੇ ਹੋ, ਠੀਕ ਹੈ layered ਹੁੰਦਾ ਜਿਹੜਾ ਬੜੀ ਪਰਤ ਹੁੰਦੀ ਹੈ ਉਹਦੇ ਉਹਦੇ ਬੜੇ ਸਾਰੇ ਰੰਗ ਹੈ, ਬੜੇ ਸਾਰੇ ਰੂਪ ਹੈ layered ਹੈ ਉਹਦੇ ਉੱਪਰ layer ਤੇ layer ਹੈਗੀ ਸਾਨੂੰ ਪਤਾ ਨੀ ਉਹਦਾ ਚਿਹਰਾ ਕਿਹੜਾ ਸਹੀ ਹੈ ਠੀਕ ਹੈ fallacious, perfidious ਪਰਵਿੰਦਰ very good ਚਲੋ। ਇੱਕ ਇੱਕ ਇੱਥੇ ਫਿਰ ਹੈ made up okay sometimes ਕਹਿੰਦੇ he made this story up ਕਿ ਮਤਲਬ ਉਹਨੇ ਇਹ ਝੂਠੀ story ਸੁਣਾਈ ਹੈ ਇਹ ਝੂਠੀ story ਉਹਨੇ ਦੱਸੀ ਹੈ made up the story, he made up the story ਉਹਨੇ ਝੂਠੀ story ਦੱਸੀ ਹੈ made up ਮਤਲਬ ਕਿ ਝੂਠ ਮੂਠ ਜਿਹਾ ਬਣਾ ਲੈਣਾ ਕੋਈ fabricate ਕਰ ਦੇਣਾ fabricate ਵੀ ਆ ਜਾਏਗਾ। fabricated, falsified ਚਲੋ screenshot ਲਵੋ ਤੇ ਫਿਰ ਇਹਨੂੰ ਮੈਂ rub ਕਰਾਂ screenshot ਲਓ ਤੇ ਫਿਰ ਇਹਨੂੰ ਮੈਂ rub ਕਰਾਂ ਚਲੋ।

ਚਲੋ screenshot ਲੈ ਲਓ। ਹਾਂ ਸਿਮਰ ਆਪਣੇ ਆਪ ਕੋਲੋਂ ਬਣਾ ਲੈਣਾ ਚਲੋ ਹਾਂ shifty ਠੀਕ ਹੈ।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

Very unpleasant, very unpleasant ਕੋਈ ਬਹੁਤ ਹੀ ਗੰਦੀ, ਭੈੜੀ unpleasant ਜਿਹੀ ਚੀਜ਼ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਠੀਕ ਹੈ। Obnoxious ਹੁੰਦਾ very unpleasant ਠੀਕ ਹੈ nasty nasty ਹੁੰਦੀ ਗੰਦੀ ਭੱਦੀ ugly ਠੀਕ ਹੈ ugly, offensive

Repugnant ਠੀਕ ਹੈ repugnant ਫਿਰ ਹੈ dreadful

ਫਿਰ ਇੱਕ ਹੋਰ ਹੈ loathsome, loath loath ਕੀ ਹੁੰਦਾ ਹੈ loath ਕੀ ਹੁੰਦਾ ਹੈ basically extreme hate ਹੁੰਦੀ ਨਾ ਨਫ਼ਰਤ ਬਹੁਤ ਜ਼ਿਆਦਾ ਜਦੋਂ ਨਫ਼ਰਤ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ loath ਸੋ ਕੋਈ ਚੀਜ਼ ਜਿਹੜੀ ਹੈ ਉਹ loathsome ਹੈ that mean ਕਿ ਬਹੁਤ ਹੀ ਘਟੀਆ ਹੈ ਨਫ਼ਰਤ ਦੇ ਲਾਇਕ ਹੈ ਠੀਕ ਹੈ। Okay ਫਿਰ ਹੈ ਇੱਥੇ Despicable ਇਹ ਵਾਲਾ word ਕਰੋ ਏਦਾਂ ਦੇ word ਨਾ ਅੱਜ ਕੱਲ੍ਹ ਪੇਪਰ ਦੇ ਵਿੱਚ ਆ ਰਹੇ ਆ ਤਾਂ ਹੀ ਤੁਹਾਨੂੰ ਇਹ ਕਰਵਾ ਰਹੀ ਹਾਂ despicable ਠੀਕ ਹੈ something which is despicable that mean ਕਿ ਉਹ ਬਹੁਤ ਹੀ ਭੈੜੀ ਹੈ, ਬਹੁਤ ਹੀ ਗੰਦੀ ਹੈ okay yes ਡਿਸ ਅਹ dislike ਇੱਕ ਹੈ while, while ਠੀਕ ਹੈ while ਹੋ ਗਿਆ detectable ਇਹ ਪੇਪਰ ਚ ਆ ਆਇਆ ਹੋਇਆ detestable, detest actually ਪੇਪਰ ਦੇ ਵਿੱਚ ਕੀ ਆਇਆ ਸੀ detest ਠੀਕ ਹੈ ਪੇਪਰ ਚ ਕੀ ਆਇਆ ਸੀ detest ਤੇ ਤੁਹਾਨੂੰ ਪਤਾ ਹੋਣਾ ਚਾਹੀਦਾ detest detestable detestable ਠੀਕ ਹੈ ਇਹ ਵੀ important ਹੈ Vile important ਹੈ, ਫਿਰ ਇਹਨਾਂ ਦੇ ਵਿੱਚੋਂ ਹੋਰ ਕਿਹੜਾ important ਹੈ ਇਹ ਵਾਲਾ ਇਹ ਦੋਨੋਂ, ਫਿਰ dreadful despicable, repugnant ਮਤਲਬ ਏਦਾਂ ਦੇ words ਆ ਰਹੇ ਹੈ exam ਦੇ ਵਿੱਚ। Disgusting, frightful yes ਠੀਕ ਹੈ। ਨਹੀਂ ਨੀ ਹੈ ਠੀਕ ਹੈ offensive ਹੋ ਗਿਆ। ਇਹਦਾ hideous

ਇੱਕ ਤੇ ਹੁੰਦਾ ਭੱਦਾ ਹੋਣਾ ugly ਹੋਣਾ, ਇੱਕ ਹੁੰਦਾ hideous ਮਤਲਬ ਸ਼ਕਲ ਵੀ ਦੇਖਣ ਨੂੰ ਦਿਲ ਨੀ ਕਰਦਾ ਵੈਸੇ ਤਾਂ ਕਿਸੇ ਦੀ ਸ਼ਕਲ ਏਦਾਂ ਦੀ ਨੀ ਹੁੰਦੀ ਲੇਕਿੰਨ ਕਰਤੂਤਾਂ ਦੇ ਕਰਕੇ ਹੋ ਜਾਂਦੀ ਹੈ ਨਾ ਕਈਆਂ ਦੀ ਸ਼ਕਲ ਭੈੜੀ। ਸੋ ਉਹੀ ਚੀਜ਼ ਹੈ yes annoying ਆ ਜਾਏਗਾ simple word annoying ਆਏਗਾ। ਬਸ ਠੀਕ ਹੈ ਇੰਨੇ ਹਨਾ ਠੀਕ ਹੈ ਇੰਨੇ ਕਰ ਲਓ ਇੱਕ objectionable ਇੱਕ word ਕਰ ਲਓ objectionable ਬਸ ਠੀਖ ਹੈ ਚਲੋ ਇਹਦਾ screenshot ਲੈ ਲਓ screenshot ਲੈ ਲਓ।

ਨੋਂ ਵਜੇ ਠੀਕ ਹੈ ਇੱਕ ਵਜੇ ਤੇ ਨੋਂ ਵਜੇ ਹਾਂਜੀ pernicious ਕੋਹਝਾ hideous ਚਲੋ ਹਾਂਜੀ pernicious ਹੁੰਦਾ ਕੋਈ ਬਹੁਤ ਹੀ dangerous ਚੀਜ਼ ਹੁੰਦੀ ਹੈ ਨਾ ਜਿਹੜੀ dangerous ਠੀਕ ਹੈ dangerous ਹੁੰਦੀ ਹੈ ਕੋਈ harmful ਹੁੰਦੀ ਹੈ plain english ਦੇ ਵਿੱਚ ਆਪਾਂ ਕਹੀਏ ਤੇ Harmful ਹੈ ਕੋਈ spelling ਪਤਾ ਲੱਗ ਜਾਣਗੇੇ ਨਾ harmful H A R M F U L harmful, dangerous ਠੀਕ ਹੈ Dangerous, harmful ਹੈ ਕੋਈ ਚੀਜ਼ ਬਹੁਤ ਹੀ ਠੀਕ ਹੈ damaging ਹੈ Damaging Okay damaging ਹੈ ਹਮ ਸੋਨੂੰ pernicious ਦਾ ਹੀ ਦੱਸ ਰਹੀ ਹਾਂ। Injurious ਅਗਰ ਆਪਾਂ dangerous ਕਹਿ ਰਹੇ ਹਾਂ ਤੇ injurious ਵੀ ਕਹਿ ਦੇਵਾਂਗਾ ਜਿੱਦਾਂ smoking, smoking ਕੀ ਹੁੰਦੀ ਹੈ ਹਨਾ ਜਿਹੜੇ ਜਿਹੜੇ ਲੋਕੀ ਸਿਗਰਟ ਫੂਕਦੇ ਆ ਹਨਾ smoking smoking is injurious to health ਠੀਕ ਹੈ yes ਪੰਕਜ detrimental ਆਪਾਂ ਕਹਿੰਦੇ ਨਾ ਅਹ ਆਹ ਜਿਹੜੇ ਇਹਦੇ detrimental effects ਹੋ ਸਕਦੇ ਆ detrimental ਮਤਲਬ ਕਿ harmful effects ਹੋ ਸਕਦੇ ਆ, Okay ਜਿੱਦਾਂ ਆਪਾਂ ਕਹਿ ਸਕਦੇ ਹਾਂ water ਪ water pollution has ਡੈਂਟ detrimental effects on the health of people ਠੀਕ ਹੈ detrimental ਹੋ ਗਿਆ and ਉਸ ਤੋਂ ਬਾਅਦ

ਹਨਾ ਮੈਲ ਮੈਲ ਤੋਂ ਯਾਦ ਰੱਖ ਲਓ ਮੈਲ ਹੁੰਦੀ ਹੈ ਨਾ ਮੈਲ, ਮੈਲ ਕੀ ਹੁੰਦੀ ਹੈ ਗੰਦੀ ਜਿਹੀ ਹੁੰਦੀ ਹੈ ਨਾ ਮੈਲ ਕੀ ਹੁੰਦੀ ਹੈ ਉਹਦੇ ਅਹ ਜ਼ਿਆਦਾ ਦੇਰ ਮੈਲ ਚੜੀ ਰਵੇ ਤੇ ਕੀ ਹੁੰਦਾ ਹੈ harmful ਹੀ ਹੁੰਦੀ ਹੈ ਸੋ malefic ਠੀਕ ਹੈ ਨਹਾਇਆ ਕਰੋ ਸਾਰੇ ਜਾਣੇ, ਠੀਕ ਹੈ।

Fatal ਠੀਕ ਹੈ detrimental ਹੋ ਗਿਆ malefic ਹੋ ਗਿਆ ਸੋ ਇਹੋ ਜਿਹੇ words ਨੂੰ ਨਾ ਯਾਦ ਰੱਖਣਾ ਤੁਸੀਂ ਇਹ ਵਾਲੇ words malefic ਬਾਰ ਬਾਰ, ਬਾਰ ਬਾਰ ਆਪਾਂ ਕਰਾਂਗੇ ਨਾ ਇਹਨਾਂ ਨੂੰ ਤੇ ਹੋ ਜਾਣਗੇ ਤੁਹਾਨੂੰ ਯਾਦ don't worry ਇੱਕ ਹੈ malevolent malevolent ਸੋ ਇਹਨੂੰ ਵੀ ਯਾਦ ਰੱਖ ਲਓ ਚ use ਹੋ ਰਿਹਾ malevolent ਇਹ ਵੀ ਉਹੀ ਹੈ harmful

ਬਸ ਠੀਕ ਹੈ ਇੱਕ ਹੈਗਾ ਹੈ ਇਹ ਵਾਲਾ ਕਰ ਲਓ ਨਵਾਂ word ਆ ਤੁਸੀਂ ਪਹਿਲੇ ਨਹੀਂ ਕੀਤਾ ਹੋਣਾ deleterious ਹਾਂਜੀ deleterious Okay ਹੋਰ ਕਿਸੇ ਨੇ ਕੁਛ ਦੱਸਣਾ ਹੈ ਇੱਕ cancerous Cancerous ਸੋ ਕੈਂਸਰ ਕੀ ਹੁੰਦੀ ਹੈ harmful ਹੀ ਹੁੰਦੀ ਨਾ ਸੋ ਉੱਥੋਂ ਕੋਈ ਚੀ ਉੱਥੋਂ ਹੀ word ਇਹ ਬਣਿਆ ਹੈ cancerous ਕੋਈ ਚੀਜ਼ ਜਿਹੜੀ cancerous ਹੈ that mean ਤੁਹਾਡੇ ਵਾਸਤੇ ਉਹ injurious ਹੈ harmful ਹੈ ਠੀਕ ਹੈ।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 ਬਾਕੀ ਮੈਂ ਹੌਲੀ ਹੌਲੀ ਹੋਰ ਵੀ ਕਰਵਾ ਦੇਵਾਂਗੀ ਇਹਨੂੰ screenshot ਲੈ ਲਓ। Deleterious ਚਲੋ ਠੀਕ next ਹਾਂਜੀ ਹੁਣ ferocious ਜਿਹੜਾ ferocious word ਹੈ ਨਾ, Students ਇਹ ਕਾਹਦੇ ਵਾਸਤੇ use ਹੁੰਦਾ ਹੈ ਜਦੋਂ ਜਿੱਦਾਂ lion ਕੋਈ ਵੀ wild animal ਜਿਹੜੇ ਹੁੰਦੇ ਆ ਉਹ ਕੀ ਹੁੰਦੇ ਆ ਬਹੁਤ ਖ਼ਤਰਨਾਕ ਹੁੰਦੇ ਆ ਨਾ ਇਸ ਕਦਰ ਖ਼ਤਰਨਾਕ ਹੁੰਦੇ ਆ ਕਿ ਮਤਲਬ ਉਹ ਜਾਨੋਂ ਵੀ ਮਾਰ ਸਕਦੇ ਕਿਸੇ ਨੂੰ ਹਨਾ ferocious ਹੁੰਦਾ ਬਹੁਤ ਹੀ ਖ਼ਤਰਨਾਕ ਕੋਈ ਜਿਹੜਾ ਹੁੰਦਾ wild ਕੋਈ ਹੁੰਦਾ ਘਾਤਕ yes ਕਿ ਮਾਰਨ ਵਾਲਾ ਜਿਹੜਾ ਹੁੰਦਾ ਨਾ ਕੋਈ, ਉਹ ਉਸ ਵੀ ਹੋ ਜਾਏਗਾ ਅਮਨਜੋਤ ਪਿੱਛਲੇ ਦੇ ਵਿੱਚ ਵੀ ਹੋ ਜਾਏਗਾ, ਇਸ ਇਸ ਚ ਵੀ ਹੋ ਜਾਏਗਾ ਤੇ ferocious ਹੁੰਦਾ ਵੀ ਖ਼ਤਰਨਾਕ ਕੋਈ ਚੀਜ਼ ਹੈਗੀ ਹੈ ਬਹੁਤ ਜ਼ਿਆਦਾ ਹਨਾ ferocious ਹੈ।

ਕੁਸ਼ ਨੀ ਕਰਨਾ ਕੀ ਆ ਹਮ ਘਰੇ ਈ ਅੱਛਾ ਘਰੇ, ਲੱਗਦੇ ਸੁੱਤੇ ਐ ਆਹ ਹਮ ਆਹ ਏਹ ਤੇ ਗੱਲ ਸਹੀ ਏ, ਹੋਰ ਸੁਣਾਓ ਕੋਈ ਨਵੀਂ ਤਾਜ਼ੀ

ਮਾਸੀ ਨੂ ਕਹਿੰਦੇ ਵੇ ਗਲੀ ਚ ਬੈਠੀ ਸੀ ਤੇ ਕੁੜੀ ਆਈ ਸਕਹੂਲੋ ਤੇ ਕੋਈ motorcycle ਵਾਲਾ ਕਹਿੰਦੇ ਨਿੱਕੀ ਜਹੀ ਕੁੜੀ ਨੂ ਸੁੱਟ ਗਿਆ ਤੇ ਦਿਲ ਦਾ attack ਹੋਗਿਆ ਅੱਛਾ , ਤੇ ਕੁੜੀ ਕਿਹਦੀ ਸੀ ਕੁੜੀ ਪੋਤੀ ਸੀ ਅੱਛਾ ਅੱਛਾ ਵੱਡੀ ਦੀ ਹਮ ਮਾੜਾ ਵੀਚਾਰੀ ਦਾ ਹੋਇਆ ਵਾਂ ਕਿ ਬੜਾ ਜਿਆਦਾ ਹਾਂ ਇਹ ਤੇ ਗੱਲ ਹੈ ਨਾ ਵੀਚਾਰੀ ਦਾ ਕੋਈ ਧੀ ਨਾ ਕੋਈ ਪੁੱਤ ਨਹੀਂ ਓਹ ਨੀ ਦੂਸਰੀ ਸੀ ਓਹ ਜਿਹੜੀ ਭਾਰੀ ਜਹੀ? ਆਹੋ ਜਿਹੜੀ ਉਹ ਕਹਿੰਦੀ ਨੂੰ ਕਹਿੰਦੇ ਆ

ਓਹ ਦੂਜੀ ਤਾਂ ਸਗੋਂ ਬਿਮਾਰ ਰਹਿੰਦੀ ਰਹੀ ਦੂਜੀ ਦਾ ਸਗੋਂ ਹੈਗਾ ਸੀ ਵੀ ਚੱਲ ਏਹਨੂ ਕੁਸ਼ ਹੋ ਜਾਣਾ ਵਾਂ ਤੇ ਓਹ ਚੰਗੀ ਭਲੀ ਸੀ ਦੂਸਰੀ ਤੇ

ਆਹੋ ਤੈਨੂ ਪਤਾ ਐ ਕਿੰਨੀ ਓਹ ਹੈ ਚਲਾਕ ਜਹੀ ਕਿੰਨੀ ਸੀ ਓਹ ਮਾਸੀ ਜਿਹੜੀ ਦੂਸਰੀ ਆਹੋ ਮੈਂਨੂੰ ਪਤਾ ਵਾ , ਆਹੋ ਓਹ ਗੱਲਾ ਕਰਦੀ ਹੁੰਦੀ ਸੀ ਮੰਮੀ ਵਾਂਗੂ ਐ ਕਿਤੇ ਲੜ ਪੈਂਦੀ ਹੁੰਦੀ ਸੀ ਕਿ ਜਰਾ ਕੁ ਕਿਸੇ ਨੇ ਘਮਾਉਣਾ ਨਾ ਤੇ ਆਹੋ ਸਹੀ ਗੱਲ ਆ

ਆਹ ਉਹਦੇ ਨਾਲ਼ ਹੀਂ ਦੂਜੀ ਆ ਜਾਂਦੀ ਆਹੋ ਉਹਦੇ ਨਾਲ਼ ਹੀਂ ਆ ਜਾਂਦੀ ਹੁੰਦੀ ਸੀ ਹੁਣ ਤੇ ਵਾਵਾਂ ਚਿਰ ਹੀਂ ਹੋਗਿਆ ਆਇਆ ਹੀਂ ਨੀ ਵਿਚਾਰੀਆ ਹਾਂ ਇੱਧਰ ਨੀ ਤੇ ਮਿੰਦੋ ਓਹ ਹੈ ਕੀ ਨਹੀਂ ਓਹਨਾਂ ਵੱਲ ਓਹਨਾਂ ਵੱਲ ਵੀ ਨੀ ਆਉਂਦੀਆ

ਅੱਛਾ ਕੱਲੀ ਚੱਲ ਗਈ? ਆਹੋ ਹਾਂ ਮਾਸੀ ਨੇ ਦੱਸਿਆ ਈ ਨੀ ਇੱਕ ਵਾਰ ਵੀ ਨੀ ਕਿਹਾ ਵੀ ਜਾਂ ਪਈ ਵੀ ਜਾਂ ਇੱਦਾਂ ਹੋ ਗਈ ਏ ਮਾਸੀ ਥਾਉਡੀ ਤੇ ਜਾਣਾ ਵਾਂ ਤੇ ਮੈਂ ਤੇ ਵੱਲ ਵੀ ਜਾ ਆਈ ਸਾਡੇ ਘਰ ਕਹਿੰਦੀ ਮੈਂ ਤੇ ਓਦਰੋ ਆਈ ਆ ਤੇ ਮੈਂ ਕਿਹਾ ਤੂ ਇਦਰੋਂ ਕੀ ਕਰਨ ਆਈ ਐ ਤੇ ਕਹਿੰਦੀ ਕਿ ਤੈਨੂ ਨੀ ਪਤਾ ਮਾਸੀ ਮੇਰੀ ਇੱਦਾਂ ਹੋ ਗਈ ਏ ਕਹਿੰਦੀ ਮੈਂ ਕਿਹਾ ਮੈਂਨੂੰ ਤੇ ਨਹੀਂ ਦੱਸਿਆ ਕਹਿੰਦੀ ਲੈ ਮਾਸੀ ਨੇ ਦੱਸਿਆ ਨੀ ਮੈਂ ਕਿਹਾ ਨਾ ਹੈ ਨੀਂ ਦੱਸਿਆ ਚਾਹੀਦਾ ਤਾਂ ਫਿਰ ਫਰਜ਼ ਤਾਂ ਹੈ ਨਾ ਦੱਸਣ ਦਾ ਆਹੋ ਕੋਈ ਜਾਂਦਾ ਕਿ ਨਾ ਜਾਂਦਾ ਫਰਜ਼ ਤਾਂ ਵੇਖਲਾ ਬਣਦਾ ਸੀ ਨਾ ਓਦਾ ਦੱਸਣਾ ਵੀ ਚੱਲ ਆਈਓ ਓਹੀ ਹੈ ਨਾ ਹਮ ਤੇ ਓਹਨਾਂ ਕੋਲ ਕਿਹੜਾ phone number ਸੀ ਕਿ ਜਾਂ ਜਾਂ ਸਾਨੂ ਓਹਨਾਂ ਨੇ ਦੱਸ ਦੇਣਾ ਸੀ ਨਾਲੇ ਓਹਨੂ ਵਿਚਾਰੀ ਨੂੰ ਕੀ ਪਤਾਗਾ ਏਹ ਨੁਹਾ ਦਾ ਤੇ ਨਾ ਓਹ ਦੂਜੀ ਕੁੜੀ ਓਹਨੂ ਓਹਦੀ ਭੈਣ ਨੂ ਚੱਲ ਮਾਸੀ ਤਾਂ ਹੈਗੀ ਸੀ ਨਾ ਤੇ ਚੱਲ ਨੁਹਾ ਨੁਹਾ ਹੁੰਦੀਆ ਤੇ ਕਹਿਣਾ ਸੀ ਵੀ ਚੱਲ ਕੋਈ ਨਾ ਨਹੀਂ ਦੱਸਿਆ ਤੇ ਤੇ ਮਾਸੀ ਤੇ ਹੈਗੀ ਤੇ ਮਾਸੀ ਨੂੰ ਤਾਂ ਚਾਹੀਦਾ ਹੈਨਾ ਇਹਦੇ ਭਰਾ ਦਾ ਭਰਾ ਦੇ ਆ ਬੱਚੇ ਤੇ ਇਹਨਾਂ ਨੂੰ ਚਾਹੀਦਾ ਸੀ ਹੈਨਾ ਵੀ ਸਾਰਿਆ ਨਾਲ਼ ਦੱਸਣਾ ਦੱਸਣਾ ਵੀ ਆਉਣਾ ਜਾਣਾ ਐ ਇਹ ਤੇ ਭਾਰਾ ਰਿਹਾ ਜਦੋ ਦੀ ਮੰਮੀ ਇੱਦਾਂ ਹੋ ਗਈ ਹੈ ਹੀਂ ਹੋਰ ਹਿਸਾਬ ਦੀ ਐ

ਆਹੋ ਉਦੋਂ ਦਾ ਨੀ ਜਦੋਂ ਦੀ ਇੱਦਾਂ ਹੋ ਗਈ ਐ ਨਾ ਮੰਮੀ ਸਾਢੇ ਨਾਲ਼ ਕੋਈ ਕਨੂਨ ਨੀ ਕੋਈ ਬੋਲ ਨੀ ਕੋਈ ਮੇਲ ਗੇਲ ਨੀ ਇਹਦਾ

ਓਹਨੇ ਵੀ ਨੀ ਮਾਸੀ ਵਾਲਾ ਰਿਸ਼ਤਾ ਰੱਖਿਆ ਕਦੀ ਨਾ ਕਦੀ ਏਹਨਾ ਹੀਂ ਕਿਸੇ ਨੇ ਰੱਖਿਆ

ਆਹੋ ਏਹ ਤੇ ਗੱਲ ਹੈ ਹਮ ਆਪ ਏਹਨਾ ਦੀ ਨਿੱਕੀ ਵੋਹਟੀ ਸਲਾਮ ਦੁਆ ਕਹਿੰਦੀ ਹੁੰਦੀ ਸੀ ਪਹਿਲਾਂ ਹੁਣ ਓਹ ਵੀ ਨੀ ਕਹਿੰਦੀ ਕੁੰਦੀ ਜਦੋਂ ਮੰਮੀ ਇੱਦਾਂ ਹੋਈ ਸਾਡੀ ਤੇ ਗੁਰਮੀਤ ਦੀ ਮੁੰਡੇ ਦਾ ਵਿਆਹ ਹੋਇਆ ਤੇ ਜਦੋਂ ਓਹਨਾਂ ਨੀ ਰਿਸਤੇਦਾਰੀ ਵਾਲਾਂ ਕੰਮ ਕੀਤਾ ਕੋਈ ਓਹ ਤੇ ਚੱਲ ਗਾੜੀ ਨੂਹ ਓਹ ਮਰਜ਼ੀ ਆ ਹੈਨਾ ਜਿਦਾ ਜਿੱਦਾ ਵੀ ਆ ਪਰ ਰਿਸਤਾ ਤਹੁੱਡਾ ਇਹਦੇ ਨਾਲ ਮਿੰਦੋ ਨਾਲ਼ ਈ ਆ ਉਹਦੇ ਨਾਲ਼ ਉਹਨਾ ਨਾਲ਼ ਤਾਂ ਰਿਸਤਾ ਗਾੜੀ ਤਹੁੱਡਾ ਤੁਰਨਾ ਨਾ ਆਹੋ ਪਰ ਮਿਦੋਂ ਜੀਂਦੀ ਤਾਂ ਹੈਗੀ ਨਾ ਮਿੰਦੋ ਕਹਿ ਤਾਂ ਸਕਦੀ ਸੀ ਨਾ ਹਮ ਓਹਨੂ ਵੀ ਚੱਲ ਮੈਂ ਜੀਂਦੀ ਜਾਗਦੀ ਸਾਡੀ ਮਾਤਾ ਕਹਿੰਦੀ ਹੁੰਦੀ ਸੀ ਮੈਂ ਹਲੇ ਜੀਂਦੀ ਆ ਹਲੇ ਨਾ ਇੱਦਾਂ ਕਰੋ ਆਹ ਆਹੋ ਤੇ ਆਹ ਤੇਰੇ ਤਾਏ ਹੁਣੀ ਵੀ ਇਸੇ ਗੱਲੋਂ ਖਰੇ ਗੁੱਸੇ ਹੋਏ ਸੀ ਆਹ ਵੀ ਕਿ ਗੁੱਸੇ ਹੋਗੇ ਸੀ ਜੱਸ ਦੇ ਵਿਆਹ ਚ ਮੁੰਡੇ ਦੇ ਚ ਜੱਸ ਦੇ ਚ ਕਿ ਕਾਲੇ ਦੇ ਚ ਦੀਪੇ ਹੋਰੀਂ

ਆਹੋ ਆਹੋ ਰਾਜ ਵੀ ਹੈਨਾ ਰਾਜ ਵੀ ਗੁੱਸੇ ਹੋ ਗਈ ਸੀ ਵੀ ਸਾਨੂ ਕਿਹਾ ਨੀ ਸਾਡੀ ਰਿਸਤੇਦਾਰੀ ਆ ਇੱਥੇ ਆਹੋ ਕਾਲੀ ਦੇ ਵਿਆਹ ਚ ਵੀ ਸਾਨੂ ਨੀ ਕਿਹਾ ਨੀ ਕਿਤੇ ਏਨਾਂ ਨੀ ਆਖਿਆ ਵੀ ਚੱਲ ਕਿਤੇ ਰਿਸਤੇਦਾਰੀ ਆ ਤੇ ਜਿੱਦਾ ਸ਼ਰੀਕੇ ਨੂ ਆਖਿਆ ਓਦਾ ਹੀਂ ਜਿੱਦਾ ਓਹਨਾਂ ਨੇ ਆਖਿਆ ਓਦਾ ਹੀਂ ਚੱਲ ਗਏ ਆਪਾਂ ਫੇਰ ਆਹੋ ਫਿਰ ਅੱਗੇ ਜਿੱਦਾ ਦਾ ਕੋਈ ਮਿਲੂਗਾ ਗਾਡੀ ਓਦਾ ਦੇ ਮਿਲੀ ਜਾਇਓ

ਆਹੋ ਰਾਜ ਵੀ ਤਾਂ ਹੀਂ ਖਰੇ ਗੁੱਸੇ ਮੈਂ ਕਿਹਾ ਰਾਜ ਵੀ ਤਾਂ ਹੀਂ ਖਰੇ ਗੁੱਸੇ ਆਹੋ ਰਾਜ ਹੁਣੀ ਗਏ ਨੀ ਸੀ ਕਹਿੰਦੀ ਮੈਂ ਅਪਣੇ ਮੁੰਡੇ ਦੇ ਵਿਆਹ ਚ ਗਾਂਹ ਗਾਂਹ ਕਹਿਣ ਦੀ ਸੀ ਏਹਨਾ ਨੂ ਵੀ ਆਓ ਸਾਡੇ ਕੋਲ ਬਹੋ ਸਾਡੇ ਘਰੋਂ ਬਰਾਤੇ ਜਾਣਾ ਆ ਓਹ ਕਰਨਾ ਤੇ ਕਹਿੰਦੀ ਆਪ ਏਹਨਾ ਨੇ ਇੱਕ ਵਾਰ ਵੀ ਨੀ ਕਿਹਾ ਨਹੀਂ ਓਹਨੇ ਤੇ ਜੇ ਕਿਹਾ ਸੀ ਤੇ ਫੇਰ ਫਰਜ਼ ਤੇ ਬਣਦਾ ਸੀ ਤਾਂ ਕਰ ਕੇ ਹੋਰ ਠੀਕ ਆ